ਕਿ ਸਾਰਾ ਈ ਵਧੀਆ ਈ ਹੋ ਗਿਆ ਮੇਰੀ revision ਵੀ ਹੁੰਦੀ ਜਾਂਦੀ ਆ ਹਣਾ ਤੇ ਮੈਨੂੰ learn ਵੀ ਹੁੰਦਾ ਜਾਂਦਾ ਆ ਚੱਲ ਇਹ ਤੇ ਬੜਾ ਵਧੀਆ ਵਾ ਫਿਰ ਤੇ ਤੈਨੂੰ ਬੜਾ ਸੌਖਾ ਰਹਿਣਾ ਵਾ ਨਾਲੇ ਨਾ ਜਿੱਦਾ ਹੁਣ ninth ਦਾ ਤੂੰ ਸਾਰਾ syllabus ਬੜਾ ਵਧੀਆ ਕੀਤਾ ਹੋਣਾ

ਜਦੋਂ ਹੁਣ ਤੂੰ tenth ਦਾ math ਜਾਂ ਕੁਛ ਵੀ ਕਰੇਗੀ ਹੋਰ subject ਖਾਸ ਕਰਕੇ math ਜਿੱਦਾ ਹੁਣ math ਦੇ ninth ਦੇ formula ਹੁੰਦੇ ਆ ਉਹੀ tenth ਯੂ use ਹੁੰਦੇ ਆ ਓਹੀ ਓਹੀ ਅੱਗੇ ਅੱਗੇ ਉਨ੍ਹਾਂ ਨੇ ਅੱਗੇ ਅੱਗੇ ਵਧਾਈ ਜਾਣੇ ਆ ਮਤਲਬ ਛੋਟੇ ਕਰੀ ਜਾਣੇ ਹੋਰ ਉਨ੍ਹਾਂ ਵਿਚ ਕੁਛ ਨਾ ਕੁਛ add ਕਰੀ ਜਾਣਾ ਵਾ ਉਹ ਚੀਜਾਂ ਦੀ ਬੜੀ ਛੇਤੀ ਸਮਝ ਲੱਗ ਜਾਣੀ ਆ ਫਿਰ ਤੈਨੂੰ ਜਦੋਂ ਹੁਣ ਤੂੰ ਪੜੇਗੀ ਨਾ ICSE ਦਾ ਫਾਇਦਾ ਇਹ ਵਾ ਕਿ ਉਹ ਬਾਅਦ ਵਿਚ ਨਾ ਵਿਚੋ ਵਿਚੋਂ ਹਾਨੂੰ topic ਜਿਹੜੇ ਕਟਵਾ ਦਿੰਦੇ ਕਿ ਤੁਹੀ ਆ ਨੀ ਕਰਨਾ ਆ ਨੀ ਕਰਨਾ ਫਿਰ ਉਹਦੇ ਨਾਲ ਹਾਨੂੰ ਹੋਰ ਸੌਖ ਹੋ ਜਾਂਦੀ ਆ

ਜਿੰਨੀ practice ਹੋਏ ਨਾ ਓਨੀ ਕਰ ਲੈਨੇ ਆ ਹਾਂ ਇਹ ਵਧੀਆ ਵਾ ਉਹ ਮਤਲਬ ਉਹ time ਗੱਲਾਂ ਨੀ ਨਾ ਕਰਨੀਆਂ ਬਸ ਪੜੀ ਜਾਇਆ ਕਰੋ ਕਿਉਕਿ ਯਾਰ tenth ਦੇ ਈ ਨੰਬਰ ਸਾਰੀ ਜਗ੍ਹਾ ਲੱਗਣੇ ਆ

ਫਿਰ ਮਤਲਬ ਹਾਨੂੰ ਦੁਬਾਰਾ ਦੁਬਾਰਾ test ਦੇਣੇ ਪੈਣੇ ਕਿ ਜੇ ਬਿਨ੍ਹਾਂ corona ਤੋਂ ਹੁੰਦੇ ਤਾਂ ਹਾਡੇ ਵੀ ਸ਼ਾਇਦ ਉਨ੍ਹਾਂ ਦਾ ਕੋਈ ਫਾਇਦਾ ਹੋ ਜਾਂਦਾ ਨਹੀਂ ਇਸ ਗੱਲੋਂ ਚੱਲੋ ਹਾਡਾ ਫਾਇਦਾ ਵਾਂ ਅੱਜ ਦੱਸਾ ਕੀ ਹੋਇਆ ਅੱਜ ਮੈਂ ਤੇ ਮੇਰੀ ਸਹੇਲੀ ਨਾ ਪੜਦੇ ਪਏ ਹੀ ਵਿਹਲਾ ਈ period ਹੀਗਾ ਓਹ ਤੇ ਦੂਜੀ ਕੁੜੀ ਆਈ ਤੇ ਕਹਿੰਦੀ ਕਿ ਯਾਰ ਤੁਹੀਂ ਕੀ ਪੜੀ ਜਾਂਣਦੇ chill ਮਾਰੋ। ਮੈ ਕਿ ਬਾਕੀ ਕਲਾਸਾਂ ਵਿਚ chill ਈ ਮਾਰ ਲਿਆ ਵਾ ਹਣਾ ਤੇ ਹੁਣ ਜਿਹੜਾ ਵਾਂ ਪੜ੍ਹਾਈ ਦਾ time ਐ ਇਥੇ ਸਾਰਾ ਜਿਹੜਾ ਹਾਡਾ ਆਉਣ ਵਾਲਾ ਸਮਾਂ ਇਹਦੇ ਤੇ ਈ ਜਿਹੜਾ ਵਾ ਉਹ ਨਿਰਭਰ ਕਰਦਾ ਵਾ ਤੇ ਹਾਨੂੰ ਹੁਣ ਪੜਣਾ ਚਾਹੀਦਾ ਵਾ ਫਿਰ ਬਾਅਦ ਵਿਚ ਮੂੰਹ ਜਿਹਾ ਬਣਾ ਕੇ ਤੇ ਬਹਿ ਗਈ

ਹਾਂ ਉਹ ਮਤਲਬ ਜਿਹਨਾ ਨੇ ਪੜਨਾ ਈ ਨਹੀਂ ਆ ਉਨ੍ਹਾਂ ਨੇ ਕੀ ਸਮਝਣਾ ਵਾ ਕੇ ਅਹੀਂ ਪੜਨਾ ਵਾ ਕੇ ਕਿੱਦਾਂ ਕਰਨੇ ਕਿੱਦਾਂ ਨਹੀਂ ਤੇ ਫਿਰ ਜਦੋਂ paper ਲਾਗੇ ਆ ਗਏ ਤੇ ਫਿਰ ਉਨ੍ਹਾਂ ਨੂੰ ਹੋਣਾ ਵਾ ਕਿ ਹਏ ਆਹ syllabus ਕਰਨਾ ਉਹ ਵੀ ਕਰਨਾ ਇੱਦਾਂ ਕਰ ਲੈਣਾ ਉੱਦਾਂ ਕਰਨਾ ਵਾ ਕਿੱਦਾਂ ਕਰਾਂਗੇ ਫਿਰ ਉਨ੍ਹਾਂ ਨੇ ਦੂਜਿਆਂ ਨੂੰ ਤਰਲੇ ਮਾਰਨੇ ਹਾਨੂੰ paper ਕਰਾ ਦਿਓ ਹਣਾ ਹਾਂ ਸਹੀ ਗੱਲ ਆ ਤੇ ਜੇ ਤੇ ਅਹੀ ਜੇ ਇਨ੍ਹਾਂ ਨੂੰ ਮੰਨ ਲੋ ਬਾਅਦ ਵਿਚ ਨਾ ਨਾ ਵਿਖਾਈਏ ਕਿ ਨਹੀਂ ਬਈ ਮੈਂ ਨੀ ਤੈਨੂੰ ਵਿਖਾਉਣਾ ਤੇ ਫਿਰ ਦੱਸਾਂ ਫਿਰ ਕਹਿੰਦੇ ਕਿ ਲੈ ਇਹਦੇ ਵਿਚ ਤੇ ਆਕੜ ਈ ਬੜੀ ਆ ਮਾੜਾ ਜਾ ਪੁੱਛ ਹਾਂ ਮਾੜਾ ਜਾ ਕਿ ਉਨ੍ਹਾਂ ਨੂੰ ਤੇ ਫਿਰ ਹੁੰਦਾ ਵਾ ਕੀ ਸਾਰਾ ਈ paper ਕਰਾ ਦੋ ਹਾਨੂੰ ਲਾਗੇ ਈ ਬਹਿ ਜਾਉ paper ਕਰਾ ਦੋ paper ਕਰਾ ਦੋ ਸਿਰ ਈ ਖਾਈ ਜਾਣਗੇ ਜਿੰਨੀ ਦੇਰ paper ਨੀ ਹੁੰਦਾ ਏ ਤੇ ਜਿਹਨਾ ਨੇ ਹੁਣ ਪੜਿਆ ਹੁੰਦਾ ਵਾ ਉਨ੍ਹਾਂ ਲਈ ਤੇ ਚੱਲ ਸੌਖਾ ਹੁੰਦਾ ਇਕ ਉਹ time ਤੋਂ ਪਹਿਲਾਂ ਕਰ ਲੈਂਦੇ ਆ ਹਾਂ ਇਹ ਦੱਸਾਂ

ਜਿੰਨਾ ਵੀ time ਹੁੰਦਾ ਨਾ ਅਹੀ ਉਹ ਤੋਂ ਅੱਧਾ ਘੰਟਾ ਪਹਿਲਾਂ ਈ ਕਰ ਲੈਂਦੇ ਆ ਤੇ ਇਹ ਜਿਹੜੇ ਹੁੰਦੇ ਆ ਇਹ ਤੇ ਬਾਅਦ ਚੋ ਵੀ ਇਕ ਇਕ ਘੰਟਾ ਲਾਈ ਰੱਖਦੇ ਨਹੀਂ madam ਹਾਨੂੰ ਸ਼ੀਟਾਂ ਦੇ ਦੋ ਅਹੀ ਕੰਮ ਕਰਨਾ ਜੇ ਹਾਡਾ ਪੰਜ ਮਿੰਟ ਪੰਜ ਮਿੰਟ ਕਰਦੇ ਰਹਿੰਦੇ ਆ ਫਿਰ ਉਹੀ paper ਨੀ ਹੁੰਦਾ ਹੈਗਾ ਉਨ੍ਹਾਂ ਦਾ ਇਹੀ ਜੇ ਪਹਿਲਾਂ ਪੜਿਆ ਹੋਏ ਸਮਝ ਹੋਏ ਤੇ ਬੰਦਾ ਜਦੋਂ paper ਆਂਉਦਾ ਵਾ ਨਾਲੇ ਕਰਨਾ ਸ਼ੁਰੂ ਕਰ ਦੇ ਹਣਾ

ਉੱਦਾਂ ਵੀ ਫਾਇਦਾ ਹੋ ਜਾਂਦਾ ਉਤੋਂ ਬਾਅਦ ਵਿਚ ਇਹ ਕੀ ਇਕ ਇਕ ਪੈਨਸਿਲਾਂ ਲਿਆਉਦੇ ਆ ਉਹ ਵੀ ਬਾਅਦ ਵਿਚ ਮੰਗਦੇ ਫਿਰਦੇ ਬਈ ਹਾਡੇ ਕੋਲ pencil ਨੀ ਹੈਗੀ ਹਾਨੂੰ pencil ਦੇ ਦੋ pen ਦੇ ਦੋ ਹਾਂ ਇਹ ਵੀ ਹੈਗਾ ਨਾਲੇ ਨਾ ਮਤਲਬ ਆਪਣਾ ਕਿਹੇ ਵੱਲ ਬਹੁਤਾ ਧਿਆਨ ਨੀ ਦੇਣਾ ਸਿਰਫ ਆਪਣਾ paper ਕਰਨਾ ਵਾ ਹਮ ਹਮ ਚੱਲੋ

ਹੋ ਗਿਆ ਹਣਾ ਚੱਲੋ okay ਯਾਰ

ਅੱਜ ਤੁਹਾਨੂੰ ਮੈਂ ਇੱਕ ਆਪਣੇ ਨਾਲ ਦੇ friend ਦੀ ਇੱਕ ਗੱਲਬਾਤ ਸੁਣਾਉਣ ਲੱਗਿਆਂ। ਅਤੇ ਇੱਕ ਮੇਰੇ ਨਾਲ ਸਕੂ਼ਲ ਚ, ਮੇਰੇ ਨਾਲ,

ਖੇਤ ਦਾ ਗੁਆਂਢੀ ਆ। ਬਈ ਜਿੱਥੇ ਸਾਡਾ ਖੇਤ ਹੈ ਨਾ ਅਤੇ ਉਹ ਢਾਣੀ ਚ ਰਹਿੰਦੇ ਆ, ਉੇਹਨਾ ਦਾ ਘਰ ਹੈਗਾ ਢਾਣੀ ਚ ਅਤੇ ਉਹਨਾ ਦੇ ਘਰ ਦੇ opposite ਹੀ ਸਾਡਾ ਹੈਗਾ ਖੇਤ ਜਿਹੜਾ ਅਤੇ ਸਾਡਾ ਇਹ

ਮਤਲਬ ਬਚਪਨ ਅਸੀਂ ਤਾਂ ਮਤਲਬ ਇੱਕ ਅਹ first class ਤੋਂ ਲੈ ਕੇ tenth class ਤੱਕ ਅਸੀਂ ਦੋਨੇ ਨਾ ਇੱਕੋ ਸਕੂ਼ਲ ਚ ਪੜ੍ਹੇ ਹਾਂ। ਅਤੇ ਛੋਟੇ ਹੁੰਦਿਆਂ ਦੀ ਨਾ ਇਹਦੀ ਇੱਕ ਗੱਲ ਸੁਣਾਉਂਦੇ ਹੁੰਦੇ ਆ, ਬਈ, ਜਿਹੜਾ ਗੁਰਬੰਸ਼ ਆ ਨਾ, ਇਹ ਨਾ ਬਹੁਤ ਹੀ ਜ਼ਿਆਦਾ ਮਤਲਬ ਪਤਲਾ ਹੁੰਦਾ ਸੀ। ਜਦੋਂ ਛੋਟਾ ਸੀਗਾ ਅਤੇ ਕੁੱਛ ਮਤਲਬ ਬਈ ਖਾਂਦਾ ਪੀਂਦਾ ਸੀਗਾ ਅਤੇ ਇਹਨੂੰ ਲੱਗਦਾ ਨਹੀਂ ਸੀਗਾ ਅਤੇ ਸਰੀਰ ਪੱਖੋਂ ਥੋੜ੍ਹਾ ਜਿਹਾ ਬਹੁਤ ਹੀ ਜ਼ਿਆਦਾ ਜਿਹਨੂੰ ਆਪਾਂ ਕਹਿ ਦੇਈਏ ਬਈ ਕਮਜ਼ੋਰ ਸ਼ੀਗਾ ਇਹ ਅਤੇ ਕਮਜ਼ੋਰ ਹੋਣ ਦੇ ਕਾਰਨ ਨਾ ਇਹਨੂੰ ਇੱਕਅਹ ਦਵਾਈ ਲੈ ਕੇ ਦਿੱਤੀ ਸੀ, ਮੋਟੇ ਹੋਣ ਦੀ, ਬਈ ਚੱਲ ਤੂੰ ਬਈ ਆ ਮੋਟਾ ਹੋ ਜਾਊਗਾ ਇਹ ਅਤੇ ਇਹਦੇ ਘਰਦਿਆਂ ਨੇ ਇਹਨੂੰ ਦਵਾਈ ਲਿਆ ਕੇ ਦਿੱਤੀ ਅਤੇ ਜਿਹੜੀ ਉਹ ਦਵਾਈ ਸੀਗੀ ਨਾ ਉਹ ਇਹਨੂੰ ਇੱਕ ਮਹੀਨਾ ਕਹਿੰਦੇ ਖਵਾਈ ਇਹਨੂੰ ਲਗਾਤਾਰ ਅਤੇ ਉਹ ਦਵਾਈ ਦੇ ਨਾਲ ਇਹ ਮੋਟਾ ਇੱਕੋ ਦਮ ਤਾ ਨਹੀਂ ਹੋਇਆ ਹੈਗਾ ਹੌਲੀ ਹੌਲੀ ਨਾ ਬਈ ਜੋ ਖਾਂਦਾ ਪੀਂਦਾ ਸੀਗਾ, ਜਿਵੇਂ ਆਪਾਂ ਕਹਿ ਦੇਈਏ ਬਈ ਪਾਣੀ ਵੀ ਪੀਂਦਾ ਸੀਗਾ ਤਾਂ ਨਾ ਉਹ ਵੀ ਇਹਨੂੰ ਲੱਗਣ ਲੱਗ ਪਿਆ, ਮੋਟਾ ਹੋਣ ਲੱਗ ਪਿਆ, ਅਤੇ overall ਇਹਦੇ ਘਰ ਦੇ ਬੜੇ ਖੁਸ਼ ਵੀ, ਹਾਂ, ਚੱਲ ਸਾਡਾ ਮੁੰਡਾ ਹੈ ਨਾ, ਵਧੀਆ ਚੱਲ, ਮੋਟਾ ਹੋਣ ਲੱਗ ਗਿਆ, ਦਵਾਈ ਵੀ ਕੰਮ ਕਰ ਗਈ, ਹੈ ਨਾ। ਅਤੇ ਬਾਅਦ ਵਿੱਚ ਜਾ ਕੇ ਪਤਾ ਲੱਗਿਆ ਨਾ ਜਿਵੇਂ ਜਿਵੇਂ ਇਹਦੀ ਉਮਰ ਵੱਧਦੀ ਗਈ ਨਾ ਫੇਰ, ਉਹ ਜਿਹੜੀ ਦਵਾਈ ਸੀਗੀ ਨਾ ਉਹ ਕਿਸੇ ਵੀ ਅੰਗ ਨੂੰ ਲੱਗ ਸਕਦੀ ਸੀਗੀ। ਸਿਰ ਤੋਂਂ ਲੈ ਕੇ ਪੈਰਾਂ ਤੱਕ। ਬਈ, ਕਈ ਵਾਰੀ ਇੱਕ ਹੀ ਚੀਜ਼ ਤੇ ਵੀ ਜ਼ਿਆਦਾ ਅਸਰ ਦਿਖਾ ਜਾਂਦੀ ਆ, ਉਹ ਜਿਹੜੀ ਮੋਟੇ ਹੋਣ ਦੀ ਦਵਾਈ ਸੀਗੀ, ਫੇਰ ਇਹਨੂੰ ਨਾ ਇਹਦੇ ਦਿਮਾਗ ਤੋਂ ਦਿਮਾਗ ਨੂੰ ਲੱਗ ਗਈ। ਅਤੇ ਉਹ ਇਹਦਾ ਦਿਮਾਗ ਹੀ ਮੋਟਾ ਹੋ ਗਿਆ। ਸਰੀਰ ਤਾਂ ਚੱਲ ਮੋਟਾ ਹੋਇਆ ਹੀ ਹੋਇਆ ਨਾਲ ਉਹਦਾ ਨਾ ਦਿਮਾਗ ਵੀ ਮੋਟਾ ਹੋ ਗਿਆ। ਪਹਿਲਾਂ ਬੜਾ ਹੁਸ਼ਿਆਰ ਹੁੰਦਾ ਸੀ। ਵਧੀਆਂ ਹੁੰਦਾ ਸੀ, ਨਾ first ਆਉਂਦਾ ਹੁੰਦਾ ਸੀ, class ਦੇ ਵਿੱਚ, ਸਾਡੇ ਤੋਂ ਹੁਸ਼ਿਆਰ ਹੁੰਦਾ ਸੀਗਾ। ਉਹ ਤੋਂ ਬਾਅਦ ਜਦੋਂ ਦੀ ਉਹਨੇ ਦਵਾਈ ਖਾਧੀ ਐਨਾ ਕੁ ਜ਼ਿਆਦਾ ਨਲਾਇਕ ਹੋ ਗਿਆ, ਬਈ fail ਹੀ ਹੋਣ ਲੱਗ ਪਿਆ ਇੱਥੇ ਤੁਹਾਨੂੰ ਯਕੀਨ ਨਾ ਆਵੇ ਅਤੇ but ਹੁਣ ਸਾਨੂੰ ਤਾਂ ਪਤਾ ਸੀ। ਇੱਕ ਉਹਦੇ ਘਰਦਿਆਂ ਨੂੰ ਪਤਾ ਸੀ। ਹੁਣ ਪਤਾ ਹੀ ਹੁੰਦੇ ਮਾਂ-ਪਿਉ ਨੂੰ ਤਾਂ ਆਪਦੇ ਬੱਚੇ ਦਾ ਅਤੇ ਨਾ ਤਾਂ ਉਹ ਜਿਹਨੂੰ ਦੱਸਣ ਅਤੇ ਉਹ ਹੱਸਣ ਅਤੇ ਰੌਣਾ ਵੀ ਆਵੇ ਬਈ। ਜਵਾਕ ਮੋਟਾ ਕਰਨਾ ਸੀਗਾ ਅਤੇ ਜਵਾਕ ਦਾ ਇਹਨਾ ਨੇ ਦਿਮਾਗ ਹੀ ਮੋਟਾ ਕਰਤਾ ਅਤੇ ਅਸੀਂ ਉਹਦੇ ਨਾਲ ਹੀ ਪੜ੍ਹਦੇ ਹੁੰਦੇ ਸੀਗੇ ਅਤੇ ਉਹ ਨਾ ਘਰੋਂ ਉਹਨੂੰ ਮਤਲਬ ਬਈ ਕਾਫੀ ਪੈਸੇ ਪੁਸੇ ਦਿੰਦੇ ਹੁੰਦੇ ਸੀ, ਜਦੋਂ ਛੋਟੇ ਹੁੰਦੇ ਸੀ। ਬਈ ਆਹ ਹੀ ਤੁਸੀਂ ਲਾ ਲਓ ਬਈ, ਕਿ ਤੀਜੀ, ਚੌ਼ਥੀ class ਵਿੱਚ ਸਾਨੂੰ ਵੀ ਨਹੀਂ ਉਦੋਂ ਐਨੇ ਕੋੋਈ ਬਈ ਕਹਿ ਦੇਈਏ ਬਈ ਸੂਹ ਵੀ ਨਹੀਂ ਹੁੰਦੀ ਸੀਗੀ, ਬਈ ਜਦੋਂ ਸਾਨੂੰ ਉਸ time ਦਾਦੀ ਜਾਂ ਮੰਮੀ ਜਾਂ ਹੋਰ ਸਾਡੇ ਘਰੋਂ ਦਾ ਮਤਲਬ ਬਈ ਤਾਇਆ- ਤਾਈ, ਜਦੋਂ ਕੋਈ ਪੈਸੇ ਦਿੰਦੇ ਸੀ, ਸਾਨੂੰ ਤਾਂ ਮਿਲਦੇ ਸੀ ਘਰੋਂ ਕੋਈ ਦੋ ਰੁਪਈਏ ਤਿੰਨ ਰੁਪਈਏ ਉਹ ਵੀ ਮਸਾਂ daily ਦਿੰਦੇ ਸੀ, ਰੋਟੀ ਨਾਲ ਦੇ ਮਤਲਬ ਦਿੰਦੇ ਸੀ ਬਾਹਰ ਦਾ ਨਹੀਂ ਖਾਣ ਦਿੰਦੇ ਸੀ, ਕਹਿੰਦੇ ਹਜੇ ਜਵਾਕ ਛੋਟਾ, ਹੁਣੇ ਤੇ ਤੋਂ ਤਾਂ ਬਾਹਰ ਦਾ ਖਾਣ ਆਉਂਦਾ ਸੀ। ਇਹ ਘਰ ਦਾ ਥੋੜ੍ਹਾ ਜਿਹਾ ਲਾਡਲਾ ਸੀ। ਇਹਨੂੰ ਘਰ ਦੇ ਖੁੱਲ੍ਹੇ ਪੈਸੇ ਦੇ ਦਿਆ ਕਰਨ, ਬਈ ਇਹ, ਵੀਹ ਰੁਪਈਏ, ਦਸ ਰੁਪਈਏ, ਪੰਜਾਹ ਰੁਪਈਏ, ਸੌ ਸੌ, ਸੌ-ਸੌ ਰੁਪਇਆ ਵੀ ਦੇਖਿਆਂ ਅਸੀਂ ਇਹਨੂੰ ਦਿੰਦੇ।

ਕਿ ਤੂੰ ਨਲਾਇਕ ਆਂ, ਜਾਂ ਅਸੀਂ ਤੇਰੇ ਘਰੇ ਦੱਸਾਂਗੇ। ਨਹੀਂ ਤਾਂ ਸਾਨੂੰ ਸਮੋਸੇ ਲਿਆ ਕੇ ਦੇ। ਇਹ ਤੋਂ ਕਦੇ ਸਮੋਸੇ ਲਿਆ ਕੇ ਖਾਇਆ ਕਰਨ, ਕਦੇ ਪੈਟੀਆਂ ਲਿਆ ਕੇ ਖਾਇਆ ਕਰਨ, ਉਦੋਂ ਤਿੰਨ ਰੁਪਇਆ ਦਾ ਸਮੋਸਾ ਇੱਕ ਹੁੰਦਾ ਸੀਗਾ ਅਤੇ ਪੰਜਾਂ ਰੁਪਈਆਂ ਦੇ ਦੋ ਹੁੰਦੇ ਸੀਗੇ ਅਤੇ ਬਈ sir ਸਾਰੇ ਖਾਣ, ਖਾਣ-ਪੀਣ ਵਾਸਤੇ ਮੈਡਮਾਂ ਇਹ ਤੋਂ ਖਾਣ ਖਾਣ ਪੀਣ ਲੱਗ ਪਈਆਂ ਜਵਾਕ ਤੋਂ ਅਤੇ ਕੁੱਝ ਬੱਚੇ ਵੀ ਸੀਗੇ ਹੁਣ ਅਸੀਂ ਤੇ ਇਹਦੇ ਪਿੰਡ ਦੇ ਸੀਗੇ ਅਤੇ ਸਾਨੂੰ ਇਹ ਆਪਦੇ ਨਾਲ ਲੈ ਕੇ ਜਾਂਦਾ ਹੁੰਦਾ ਸੀਗਾ ਕੰਨਟੀਨ ਤੇ, ਸਾਨੂੰ daily ਸਮੋਸਾ ਖਵਾਇਆ ਕਰੇ। ਫਰੂਟੀਆਂ ਖਵਾਇਆ ਕਰੇ, ਪਿਆਇਆ ਕਰੇ ਅਤੇ ਅਸੀਂ ਵੀ ਖੁਸ਼ ਬਈ ਹਾਂ ਯਾਰ ਹੈ ਨਾ ਸਾਡਾ ਦੋਸਤ ਹੈ ਬਈ ਸਾਨੂੰ ਖਵਾਉਂਦਾ, ਖੇਡਿਆ ਖੂਡਿਆ ਵੀ ਕਰੇ, ਭੱਜਿਆ ਭੁੱਜਿਆ ਕਰੇ, ਪਰ ਪਤਲਾ ਹੋਵੇ ਨਾ, ਦਿਮਾਗ ਤੇ ਅਸਰ ਵਾਹਲਾ ਹੁੰਦਾ ਗਿਆ, ਹੁੰਦਾ ਗਿਆ। ਹੌਲੀ ਹੌਲੀ ਚੀਜ਼ਾਂ ਵੀ ਭੁੱਲਣ ਜਿਹੇ ਲੱਗ ਪਿਆ ਉਹ।

ਬਈ ਹੁਣ ਵੀ ਉਹ ਉੱਨਾ ਨਹੀਂ ਸਹੀ ਹੈਗਾ, ਉੱਨਾ ਦਿਮਾਗ ਨਹੀਂ ਕੰਮ ਕਰਦਾ ਇਹਦਾ ਜਿੰਨਾ ਆਪਣਾ normal ਉਮਰ ਦੇ ਹਿਸਾਬ ਨਾਲ ਕੰਮ ਕਰਦਾ। but ਊਂ ਆਪਣਾ ਵਧੀਆ friend ਆ, ਹਜੇ ਵਿਆਹ ਨਹੀਂ ਹੋਇਆ ਹੈਗਾ, ਉਮਰ ਉਹਦੀ ਉਹਦੀ ਹੈਗੀ ਆ, ਸਾਡੇ ਕੁ ਜਿੱਡੀ ਉਮਰ ਆ ਉਹਦੀ ਅਤੇ ਉਹਦੀ ਇੱਕ ਭੈਣ ਦਾ ਹੁਣੇ ਵਿਆਹ ਆਇਆ, ਪਿੱਛੇ ਜਿਹੇ ਮੋਹ ਪਿਆਰ ਤਾਂ ਬਹੁਤ ਬਹੁਤ ਕਰਦਾ ਉਹ ਆਏਂ ਤਾਂ ਹੁਣ ਉਹਨੇ ਬੁੱਲਟ ਰੱਖਿਆ ਹੋਇਆ ਇੱਕ,

ਅਤੇ ਇਹਦਾ ਪਿਉ ਆ ਜਿਹੜਾ, ਪਿਉ ਨੇ ਕਾਫੀ ਜ਼ਿਆਦਾ ਮਿਹਨਤ -ਮੂਹਨਤ ਕੀਤੀ ਉਹਦੇ ਨੇ, ਆਏਂ ਤਾਂ ਵਧੀਆ ਹੈਗਾ ਅਤੇ but ਉਹ ਮੁੰਡੇ ਨੂੰ ਸਾਨੂੰ ਕਈ ਵਾਰੀ ਹੁਣ ਵੱਡੇ ਹੋ ਗਏ ਹਾਂ, ਹੁਣ ਬੜਾ ਲੱਗਦਾ ਯਾਰ ਬਈ ਯਾਰ ਬੇਲੀ ਸੀਗਾ ਆਪਣਾ ਚੱਲ ਸਹੀ ਹੋ ਗਿਆ ਉਸ time ਤੇ, ਬਹੁਤ ਜ਼ਿਆਦਾ ਉਹਦਾ ਹਾਲਾਤ ਖਰਾਬ ਹੋ ਗਏ ਸੀਗੇ, ਅਤੇ ਜਿਵੇਂ ਐਵੇਂ ਕਈ ਵਾਰੀ ਜਿਵੇਂ ਆਪਣੇ ਜਵਾਕ ਛੋਟਾ ਹੁੰਦਾ, ਆਪਾਂ ਕਹਿ ਦਿੰਦੇ ਹਾਂ, ਪਤਲਾ ਪਤਲਾ, ਮੋਟਾ ਨਹੀਂ ਹੁੰਦਾ। ਬਈ ਏਦਾਂ ਆਪਾਂ ਨੂੰ ਕੋਈ ਵੀ ਕੋਈ ਚੀਜ਼ ਖਵਾਉਣੀ ਨਹੀਂ ਚਾਹੀਦੀ ਬਈ ਜਵਾਕ ਨੂੰ ਬਈ ਕੋਈ ਪਤਾ ਨਹੀਂ ਹੁੰਦਾ ਬਈ, ਕਈ ਵਾਰੀ ਕੋਈ ਚੀਜ਼ ਨਾ, ਗਲਤ reaction ਕਰ ਜਾਂਦੀ ਹੈ। ਅਤੇ ਉਹ ਫੇਰ ਜਵਾਕ ਦੀ ਉਹਨਾ ਨੇ ਪਤਾ ਨਹੀਂ ਇੰਜੀਨੀਅਰ ਬਣਨਾ ਸੀਗਾ, ਡਾਕਟਰ ਬਣਨਾ ਸੀਗਾ ਅਤੇ ਅੱਜ ਉਹ ਬੰਦਾ ਖੇਤੀ, ਖੇਤੀਬਾੜੀ ਕਰ ਰਿਹਾ। ਬਾਰਾਂ-ਤੇਰਾਂ ਕਿੱਲੇ ਜ਼ਮੀਨ ਆ ਉਹਨਾ ਕੋਲ। but ਉਹਦਾ ਐਨਾ ਜ਼ਿਆਦਾ ਉਹ ਦਿਮਾਗ ਆ, ਹਜੇ ਵੀ ਓੱਨਾ ਤੇਜ਼ ਨਹੀਂ ਉਹ ਵੀ ਬਈ ਹਜੇ ਵੀ ਨਾ, ਜਿਵੇਂ ਅੱਜ ਦੇ ਹਿਸਾਬ ਦੇ ਨਾਲ, ਉਹਦੀ ਉਮਰ ਦੇ ਹਿਸਾਬ ਨਾਲ, ਦੇਖੀਏ ਤਾਂ ਬਈ ਸ਼ਹਿਰ ਬਾਜ਼ਾਰ ਚ ਲੋਕੀ ਉਹਨੂੰ ਬਈ ਵੇਚ ਕੇ ਖਾ ਜਾਣਗੇ। ਊਂ ਹੈ ਮੁੰਡਾ ਮਤਲਬ ਬਈ ਭੋਲਾ ਉਹ ਅਤੇ ਉਸ ਤੋਂ ਬਾਅਦ ਚ ਫੇਰ ਜਦੋਂ ਉਹਦਾ ਦਿਮਾਗ-ਦਿਮੂਗ ਸਹੀ ਹੋ ਗਿਆ ਅਤੇ ਫੇਰ ਉਹਨੂੰ ਅਹ ਸੱਤਵੀਂਂ class ਚ ਛੱਡ ਆਇਆ ਸੀ, ਫੇਰ ਉਹਨੂੰ ਅੱਠਵੀਂ class ਕਰਾਈ, ਫੇਰ ਉਹਨੂੰ ਨੌਂਵੀਂ

ਅਤੇ ਉੱਥੇ ਫਿਰ ਉਹਨੇ ਮਾਸਟਰਾਂ ਨੂੰ ਬਈ ਪੈਸੇ-ਪੂਸੇ ਦੇ ਕੇ ਜਿਹੜੀ ਔਖੀ-ਸੌਖੀ ਬੇਚਾਰੇ ਦੀ ਬਾਰਵੀਂ pass ਕਰਾਤੀ। ਅਤੇ ਜਦੋਂ ਬਾਰਾਂ pass ਕਰ ਲਈਆਂ ਅਤੇ ਜਦੋਂ ਮੇਰਾ ਯਾਰ ਦੋਸਤ ਸੀਗਾ, ਉਹਨਾ ਨਾਲ ਦੇਖਦਾ ਹੁੰਦਾ ਸੀ ਬਈ ਡੈਡੀ ਮੈਂ ਵੀ ਹੋਰ ਪੜ੍ਹਨਾ ਅਤੇ ਡੈਡੀ ਨੂੰ ਤਾਂ ਪਤਾ ਸੀਗਾ ਹੁਣ ਬਈ ਪੈਸੇ-ਪੂਸੇ ਦੇ ਕੇ pass ਕਰਾਇਆ।

ਕਰਨ ਦਾ ਇਹਨੂੰ ਕਹਿ ਤਾ ਬਈ ਤੂੰ ਘਰੇ ਬਹਿ ਕੇ ਚੱਲ ਬਈ ਤੂੰ ਈਂ b BA ਕਰ ਲਾ, ਫੇਰ ਇਹ ਵੀ ਡਿਗਰੀ ਹੋ ਜਾਊਗੀ, ਰਿਸ਼ਤੇਦਾਰ ਰਿਸ਼ੇਤਦਾਰੀ ਚ ਇੱਕ ਭੂਆ ਸੀ, ਭੂਆ ਨੂੰ ਬੁਲਾਇਆ, ਉਹਨੂੰ ਕਹਿੰਦੇ ਬਈ ਤੂੰ ਇਹਨੂੰ ਸਮਝਾ ਦੇ ਬਈ ਘਰੇ ਬਹਿ ਕੇ ਕਰ ਲੈ, ਅਤੇ ਫੇਰ ਮੰਨ ਗਿਆ ਉਹ ਅਤੇ ਫੇਰ ਘਰੇ ਬਹਿ ਕੇ ਉਹਦੀ BA ਕਰਾਈ ਅਤੇ ਉੱਥੇ ਹੀ ਇਹਨਾ ਨੇ ਫੇਰ college ਦੇ ਵਿੱਚ ਗੱਲਬਾਤ ਕੀਤੀ ਬਈ ਇਹਨੂੰ paper ਪੂਪਰ ਆ ਜਿਹੜੇ ਇਹਨੂੰ ਬਈ ਪਹਿਲਾਂ ਦੱਸ ਦਿਉ, ਬਈ ਅਸੀਂ ਪੈਸਾ-ਪੂਸਾ ਦੇ ਦਾ ਗੇਂ, ਪੰਜਾਬ ਚ ਤੁਹਾਨੂੰ ਪਤਾ ਹੀ ਹੈ ਆਪਣੇ ਚੱਲ ਜਾਂਦਾ ਹੈ, ਪੈਸਾ-ਪੂਸਾ, ਹੈ ਨਾ, ਪੁਰਾਣੀ ਗੱਲ ਆ ਕਾਫੀ, ਅੱਜ ਦੀ ਗੱਲ ਨਹੀਂ, ਕਾਫੀ ਸਮੇਂ ਪੁਰਾਣੀਆਂ ਗੱਲਾਂ ਇਹ, ਅਤੇ ਫੇਰ ਉਹਦੇ ਬੇਚਾਰੇ ਦੀ BA pass ਕਰਾਈ। ਅਤੇ BA ਚੋਂ ਜਦੋਂ number ਨੂੰਬਰ ਦਿਖਾਏ, ਜਦ ਵਧੀਆਂ ਨੰਬਰਾਂ ਤੇ pass ਹੋ ਗਿਆ, paper ਦੇਖ ਦੂਖ ਕੇ ਕੀਤੇ ਸੀ। ਕੁੱਛ ਇਹਦੀਆਂ ਭੈਣਾਂ ਸੀ, ਭੈਣਾਂ ਨੇ help ਕਰਤੀ। ਬਈ ਉਹ ਇੱਕ ਦਵਾਈ ਕਰਕੇ, ਦੇਖ ਲਉ ਪੜ੍ਹਾਈ ਤੋਂ ਜਮ੍ਹਾ ਪਿੱਛੇ ਰਹਿ ਗਿਆ, ਦੇਖ ਲਉ ਨਹੀਂ ਤਾਂ ਅੱਜ ਕੁੱਛ ਵੀ ਬਣ ਸਕਦਾ ਸੀਗਾ, ਡਾਕਟਰ, ਇੰਜੀਨੀਅਰ, JE teacher ਕੁੱਛ ਵੀ ਲੱਗ ਸਕਦਾ ਸੀ। ਜਿਹੜਾ ਬੱਚਾ ਸਾਡੇ ਤੋਂ ਵੀ ਹੁਸ਼ਿਆਰ ਹੁੰਦਾ ਸੀਗਾ ਅਤੇ ਅੱਜ ਉਹ ਇੱਕ ਦਵਾਈ ਦੇ ਕਾਰਨ ਜਮ੍ਹਾ zero ਕਰਤਾ ਇੱਕ ਮੋਟਾ ਹੋਣ ਦੇ ਚੱਕਰ ਦੇ ਵਿੱਚ, ਏਦਾਂ ਵੀ ਹੋ ਜਾਂਦਾ ਕਦੇ ਕਦੇ। ਸਤਿ ਸ੍ਰੀ ਅਕਾਲ ਮੈਂ ਕਰਨ ਸੱਗੀ ਸ੍ਰੀ ਕੀਰਤਪੁਰ ਸਾਹਿਬ ਜਿਲ੍ਹਾ ਰੋਪੜ ਤੋ ਅੱਜ ਮੈਂ ਪੰਜਾਬੀ ਦਾ Topic ਬੋਲਣ ਜਾ ਰਿਹਾ ਹਾਂ ਜਿਸਦਾ ਨਾਮ ਹੈ ਸ਼ਬਦ ਬਣਤਰ ਅਤੇ ਸ਼ਬਦ ਰਚਨਾ।

ਸ਼ਬਦ ਦੋ ਤਰ੍ਹਾਂ ਦੇ ਮੰਨੇ ਜਾਂਦੇ ਹਨ। ਕੋਸ਼ਗਤ ਅਤੇ ਵਿਗਿਆਨਕ ਸ਼ਬਦਾਂ ਦੇ ਜਿਹਨਾਂ ਰੂਪ ਨੂੰ ਕੋਸ਼ ਵਿੱਚ ਦਰਜ ਕਰਨ ਲਈ ਮੁੱਢਲੀ ਇਕਾਈ ਵਜੋਂ ਲਿਆ ਜਾਂਦਾ ਹੈ, ਉਹਨਾਂ ਨੂੰ ਕੋਸ਼ਗਤ ਸ਼ਬਦ ਕਿਹਾ ਜਾਂਦਾ ਹੈ। ਵਾਕ ਬਣਤਰਾਂ ਵਿੱਚ ਵਿਚਰਨ ਵਾਲੇ ਸ਼ਬਦ ਰੂਪਾਂ ਨੂੰ ਵਿਗਿਆਨਕ ਸ਼ਬਦਾਂ ਦਾ ਨਾਂ ਦਿੱਤਾ ਜਾਂਦਾ ਹੈ। ਵਿਕਾਰੀ ਅਤੇ ਅਵਿਕਾਰੀ ਸ਼ਬਦ ਪੰਜਾਬੀ ਦੀ ਸਾਰੀ ਸ਼ਬਦਾਵਲੀ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਹੈ, ਵਿਕਾਰੀ ਅਤੇ ਅਵਿਕਾਰੀ ਉਹ ਬੋਧ ਸ਼ਬਦ ਜਿਹਨਾਂ ਦੇ ਰੂਪ ਵਿੱਚ ਕਿਸੇ ਵੀ ਸਮੇਂ ਕਿਸੇ ਕਿਸਮ ਦੀ ਤਬਦੀਲੀ ਨਹੀਂ ਆਉਂਦੀ ਭਾਵ ਜਿਹਨਾਂ ਦਾ ਰੂਪ ਇੱਕੋ ਤਰ੍ਹਾਂ ਹੀ ਰਹਿੰਦਾ ਹੈ, ਅਤੇ ਕਦੇ ਨਹੀਂ ਬਦਲਦਾ ਅਵਿਕਾਰੀ ਸ਼ਬਦ ਕਹਾਉਂਦੇ ਹਨ, ਜਿਵੇਂ ਕਿ ਨੇ, ਨੂੰ, ਪਰ, ਤੋਂ, ਫਿਰ, ਹਾਂ, ਨਹੀਂ ਆਦਿ ਉਹ ਸ਼ਬਦ ਜਿਹਨਾਂ ਦਾ ਰੂਪ ਬਦਲਣ ਹੋਵੇ ਭਾਵ ਜਿਹਨਾਂ ਨਾਲ ਅਗੇਤਰ ਪਿੱਛੇਤਰ ਲੱਗ ਸਕਦੇ ਹੋਣ ਵਿਕਾਰੀ ਸ਼ਬਦ ਕਹਾਉਂਦੇ ਹੋਣ, ਹਾਥੀ, ਸੋਨਾ, ਲਿਖਣਾ ਪੜ੍ਹਨਾ ਆਦਿ ਵਿਕਾਰੀ ਸ਼ਬਦ ਹਨ ਇਹਨਾਂ ਸ਼ਬਦ ਦੀ ਰੂਪ ਵਾਲੀਆਂ ਹੁੰਦੀਆਂ ਹਨ ਸ਼ਬਦਾਂ ਦੀ ਅੰਦਰੂਨੀ ਬਣਤਰ ਦੇ ਆਧਾਰ ਤੇ ਇਹਨਾਂ ਨੂੰ ਮਿਸ਼ਰਤ ਤੰਤਰ ਸ਼ਬਦਾਂ ਵਿੱਚ ਵੰਡਿਆ ਜਾਂਦਾ ਹੈ, ਲਿਖੀਆਂ ਖਿਚੜੀਆਂ ਪੜ੍ਹ ਪੜ੍ਹਲੀਏ ਆਦਿ ਮਿਸ਼ਰਤ ਸ਼ਬਦ ਨਾਲ ਅਤੇ ਭੱਜ ਦੌੜ ਮੇਲ ਮਿਲਾਪ ਤੋੜ ਫੋੜ ਆਦਿ ਸੰਯੁਕਤ ਸ਼ਬਦ ਹਨ, ਮਿਸ਼ਰਤ ਸ਼ਬਦਾਂ ਦੀ ਬਣਤਰ ਵਿੱਚ ਦੋ ਤੱਤ ਸ਼ਾਮਿਲ ਹੁੰਦੇ ਹਨ ਤਿੰਨ ਮਿੰਟ ਮੂਲ ਰੂਪ ਜਾਂ

ਅਤੇ ਇਸਦਾ ਸ਼ਬਦ ਦੇ ਰੂਪ ਵਾਲੇ ਦੇ ਹੋਰ ਰੂਪ ਵਿੱਚ ਦੋਹਰਾ ਹੁੰਦਾ ਹੈ ਦੂਜੇ ਸ਼ਬਦਾਂ ਵਿੱਚ ਜਦੋਂ ਇੱਕ ਸ਼ਬਦ ਰੂਪ ਨਾਲੋਂ ਸਾਰੇ ਵਧੇਰੇ ਹਟਾ ਲਏ ਜਾਣ ਤਾਂ ਜੋ ਕੁੱਝ ਬਾਕੀ ਬਚਦਾ ਹੈ ਤਾਂ ਉਹ ਧਾਤੂ ਮੂਲ ਹੁੰਦਾ ਹੈ ਇੰਞ ਹੀ ਹਾਥੀਆਂ ਹਾਥੀਆਂ ਵਿੱਚ ਹਾਥੀ ਮੂਲ ਰੂਪ ਹੈ, ਪਹਿਲੇ ਸ਼ਬਦਾਂ ਵਿੱਚ ਤੇ ਦੂਜੇ ਸ਼ਬਦਾਂ ਵਿੱਚ ਹਾਥੀ ਦਾ ਦੋਹਰਾ ਹੈ ਧਾਤੂ ਜਾਂ ਮੂਲ ਰੂਪ ਤੰਤਰ ਭਾਸ਼ਾ ਵਾਸ ਦੀ ਹੁੰਦੇ ਹਨ ਅਤੇ ਬਣਦੇ ਵੀ ਹਨ ਵਿਜੇਤਰ ਧਾਤੂ ਜਾਂ ਮੂਲ ਰੂਪ ਵਿੱਚ ਨਾਲ ਜੁੜਨ ਸ਼ਬਦ ਬਣਾਉਣ ਵਾਲੇ ਤੱਤਾਂ ਨੂੰ ਵਿਜੇਤਰ ਕਿਹਾ ਜਾਂਦਾ ਹੈ ਵਿਜੇਤਰ ਵਜੰਦੀ ਭਾਵਾਂਸ਼ ਵੀ ਹੁੰਦੇ ਹਨ।

ਜਾਂ ਮੂਲ ਰੂਪ ਨਾਲ ਜੁੜ ਕੇ ਹੀ ਆਉਂਦੇ ਹੁੰਦੇ ਹਨ, ਧਾਤੂ ਜਾਂ ਮੂਲ ਰੂਪ ਜੁੜਨ ਦੀ ਤਰਤੀਬ ਦੇ ਆਧਾਰ ਤੇ ਹੀ ਵਿਜੇਤਰ ਤਿੰਨ ਤਰ੍ਹਾਂ ਦੇ ਹੁੰਦੇ ਹਨ, ਅਗੇਤਰ, ਵਿਜੇਤਰ ਅਤੇ ਪਿੱਛੇਤਰ, ਧਾਤੂ ਦੇ ਆਰੰਭ ਵਿੱਚ ਜੁੜਨ ਵਾਲੇ ਵਿਜੇਤਰ ਅਗੇਤਰ ਕਹਾਉਂਦੇ ਹਨ। ਧਾਤੂ ਦੇ ਮੂਲ ਰੂਪ ਵਿੱਚ ਪਿੱਛੇ ਲੱਗਣ ਵਾਲੇ ਵਿਜੇਤਰ ਨੂੰ ਪਿੱਛੇਤਰ ਕਿਹਾ ਜਾਂਦਾ ਹੈ ਧਾਤੂ ਦੇ ਮੱਧ ਵਿੱਚ ਲੱਗਣ ਵਾਲੇ ਵਿਜੇਤਰ ਮਜੇਤਰ ਦੇ ਨਾਂ ਨਾਲ ਜਾਣੇ ਜਾਂਦੇ ਹਨ। ਪੰਜਾਬੀ ਵਿੱਚ ਮਜੇਤਰ ਨਹੀਂ ਹਨ ਸਿਰਫ਼ ਅਗੇਤਰ ਅਤੇ ਪਿੱਛੇਤਰ ਹੀ ਹਨ, ਕਾਰਜ ਦੇ ਆਧਾਰ ਤੇ ਵਿਜੇਤਰ ਨੂੰ ਰੂਪਾਂਤਰੀ ਅਤੇ

ਅਤੇ ਰੂਪਾਂਤਕ ਸ਼ਬਦ ਬਣਤਰ ਸ਼ਬਦ ਰੂਪਾਂ ਵਿੱਚ ਵਰਤੇ ਗਏ ਵਿਜੇਤਰ ਆਦਿ ਆਧਾਰ ਤੇ ਸ਼ਬਦ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ, ਰੂਪਾਂਤਰੀ ਸ਼ਬਦ ਅਤੇ ਵਿਊਪਤ ਸ਼ਬਦ। ਭਾਵ ਧਾਤੂਆਂ ਜਾਂ ਮੂਲ ਰੂਪ ਨਾਲ ਵਧੇਰਾ ਦੀ ਜੁੜਨ ਪ੍ਰਕਿਰਿਆ ਅਤੇ ਕਾਰਜ ਦੇ ਆਧਾਰ ਤੇ ਇੱਕ ਕਿਸਮ ਨੂੰ ਰੂਪਾਂਤਰੀ ਅਤੇ ਦੂਜੀ ਨੂੰ ਵਿਊਪਤ ਸ਼ਬਦ ਕਿਹਾ ਜਾਂਦਾ ਹੈ ਵਿਊਪਤ ਅਤੇ ਰੂਪਾਂਤਰੀ ਸ਼ਬਦ ਦੀ ਸਿਰਜਣਾ ਧਾਤੂਆਂ ਜਾਂ ਮੂਲ ਰੂਪ ਨਾਲ ਵਿਤਰਨ ਦੀਆਂ ਜਾਂ ਰੂਪਾਂਤਰੀ ਦੇ ਦੋਹਾਂ ਜੁੜਨ ਨਾਲ ਹੁੰਦੀ ਹੈ ਰੂਪਾਂਤਰੀ ਵਧੇਰੇ ਸਿਰਫ਼ ਪਿੱਛੇ ਹੀ ਹੁੰਦੇ ਹਨ, ਜਦੋਂ ਕਿ ਵਿਊਪਤ ਵਧੇਰੇ ਅਗੇਤਰ ਵੀ ਅਤੇ ਪਿੱਛੇਤਰ ਵੀ ਹਨ, ਰੂਪਾਂਤਰੀ ਵਿਜੇਤਰ ਜਿਸ ਸ਼ਬਦ ਨਾਲ ਰੂਪ ਨਾਲ ਜੁੜਦੇ ਹਨ, ਉਸਦੀ ਸ਼੍ਰੇਣੀ ਉੰਞ ਕਾਇਮ ਰਹਿੰਦੀ ਹੈ ਜਦੋਂ ਕਿ ਉਪਤ ਅਗੇਰਾ ਪਿੱਛੇਰਾ ਦੇ ਸ਼ਬਦ ਰੂਪ ਨਾਲ ਜੁੜਨ ਦੇ ਫਲਸਰੂਪ ਹੋਂਦ ਵਿੱਚ ਆਏ ਸ਼ਬਦਾਂ ਦੀ ਸ਼੍ਰੇਣੀ ਬਦਲ ਵੀ ਜਾਂਦੀ ਹੈ, ਅਤੇ ਨਹੀਂ ਵੀ ਬਦਲਦੀ ਹੈ। ਵਿਊਪਤ ਵਿਜੇਤਰ ਵਿਊਪਤ ਵਿਜੇਤਰ ਅਗੇਤਰ ਵੀ ਹਨ ਅਤੇ ਪਿੱਛੇਤਰ ਵੀ, ਇਹਨਾਂ ਦੇ ਮੂਲ ਰੂਪ ਜਾਂ ਧਾਤੂ ਨਾਲ ਜਾਂ ਕਿਸੇ ਸ਼ਬਦ ਰੂਪ ਨਾਲ

ਵਿਊਪਤ ਪਿੱਛੇਤਰ ਵਿਸ਼ੇਸ਼ ਭਾਸ਼ਾਈ ਰੂਪ ਦੀ ਸ਼ਬਦ ਸ਼੍ਰੇਣੀ ਨਿਰਧਾਰਤ ਕਰਦੇ ਹਨ ਸ਼ਬਦ ਰੂਪ ਨਾਲ ਵਿਊਪਤ ਵਧੇਰੇ ਦੇ ਜੁੜਨ ਦੇ ਫਲਸਰੂਪ ਹੋਂਦ ਵਿੱਚ

ਅਤੇ ਹੋਂਦ ਵਿੱਚ ਆਏ ਅਜਿਹੇ ਨਵੇਂ ਸ਼ਬਦ ਵਾਕ ਵਿੱਚਲੇ ਦੂਜੇ ਸ਼ਬਦਾਂ ਦੀ ਬਣਤਰ ਉੱਤੇ ਇਸ ਤਰ੍ਹਾਂ ਦੀ ਅਸਰ ਨਹੀਂ ਪਾਉਂਦੇ ਜਿਹੇ ਰੂਪਾਂਤਰੀ ਪਿੱਛੇਤਰਾਂ ਵਾਲੇ ਸ਼ਬਦ ਪਾਉਂਦੇ ਹਨ, ਉਦਾਹਰਨ ਵਜੋਂ ਤੇਲ ਨਾਵ ਸ਼ਬਦ ਨਾਲ ਹੀ ਵਿਊਪਤ ਪਿੱਛੇਤਰ ਦੇ ਜੁੜਨ ਨਾਲ ਤੇਲੀ ਨਾਵ ਸ਼ਬਦ ਦੀ ਸਿਰਜਣਾ ਹੁੰਦੀ ਹੈ ਵਾਕ ਵਿੱਚ ਤੇਲੀ ਨਾਵ ਦੀ ਵਿਗਿਆਨਕ ਕਾਰਜ ਅਤੇ ਸਧਾਰਨ ਸ਼ਬਦ ਤੇਲ ਨਾਵ ਵਾਲਾ ਹੀ ਰਹਿੰਦਾ ਹੈ ਹੇਠਲੇ ਵਾਕ ਵਿੱਚ ਵਗ਼ੈਰ ਕਿਸੇ ਤਬਦੀਲੀ ਦੀ ਤੇਲ ਦੀ ਥਾਂ ਤੇਲੀ ਦੀ ਵਰਤੋਂ ਕੀਤੀ ਜਾ ਸਕਦੀ ਹੈ ਤੇਲ ਬਹੁਤ ਅੱਛਾ ਹੈ, ਤੇਲੀ ਬਹੁਤ ਅੱਛਾ ਹੈ, ਵਾਕਾਂ ਵਿੱਚ ਤੇਲੀ ਦਾ ਕੋਈ ਵੀ ਸਧਾਰਨ ਨਾਵ ਜਿਵੇਂ ਕਿ ਮੁੰਡਾ ਨਾਈ ਘੋੜਾ ਆਦਿ ਦੀ ਵਾਕ ਵਿੱਧੀ ਬਾਕੀ ਹਿੱਸੇ ਕੋਈ ਤਬਦੀਲੀ ਕੀਤੇ ਵਗ਼ੈਰ ਵਰਤਿਆ ਜਾ ਸਕਦਾ ਹੈ। ਵਿਊਪਤ ਅਗੇਤਰਾਂ ਅਤੇ ਪਿੱਛੇਤਰਾਂ ਦੇ ਦੋ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ ਸ਼੍ਰੇਣੀ ਸ਼੍ਰੇਣੀ ਬਦਲੂ ਪੰਜਾਬੀ ਵਿੱਚ ਵਿਊਪਤ ਅਗੇਤਰ ਅਤੇ ਪਿੱਛੇਤਰ ਦੋਹਾਂ ਕਿਸਮਾਂ ਦੇ ਹੁੰਦੇ ਹਨ ਦੋ ਕਿਸਮਾਂ ਸ਼੍ਰੇਣੀ ਰੇਖਿਅਕ ਸ਼੍ਰੇਣੀ ਬਦਲੂ ਇਹ ਦੋ ਪੰਜਾਬੀ ਦੇ ਵਿਊਪਤ ਅਗੇਤਰ ਅਤੇ ਪਿੱਛੇਤਰ ਦੇ ਦੋ ਕਿਸਮ ਹੁੰਦੇ ਹਨ। ਇਸਨੂੰ ਵਿਊਪਤ ਅਗੇਤਰ ਅਤੇ ਪਿੱਛੇਤਰ ਕਿਹਾ ਜਾਂਦਾ ਹੈ thank you, have a nice day

ਹਾ ਠੀਕ ਆ। ਹਾ ਕੀ ਕੀ ਚਾਹਿਦਾ ਪੰਛੀ?

ਹਾਂ ਫਿਰ ਪੈ ਜਾ ਤੈਨੂੰ ਤੇ ਬੈਡ ਮਿਲਿਆ ਤੈ ਗਰਮੀ ਬੜੀ ਪੈਨ ਡੀਆ ਤੇ ਕਰੀਏ ਕੀ? ਪਖਾ ਹੇਨੀ ਗਰਮੀ ਹੁਣ ਹੈ ਹੁਣ ਆਵੀ ਨਾ ਗਰਮੀ ਗਰਮੀ ਤਾ ਆਉਣੀ ਆਉਣੀ ਆ।

ਹੋਰ ਹੋਰ ਹਾ ਠੀਕ ਆ ਕਰਲਿਆ ਕੁੜੀਐ ਪੜਾਇਆ? ਆਹੋ ਡਿਇਆ ਨੇ ਦੋ ਹੱਟ ਗਾਇਆ ਦੋ ਪੜ੍ਹਣ ਡੀਈਆਂ ਨੇ ਹਜੇ।

ਵੱਡੀ ਨੂ ਤਿੰਨ ਸਾਲ ਹੋਗਏ ਕੀਤੀ ਨੂੰ।

ਪਿਯਾ ਨੇ

ਨਿਕੀ ਹਜੇ ਨੋਵੀ ਚ ਲਗੀ ਹੋਈ ਆ। ਮੈ ਵੀ ਤਾਂ ਉੱਥੇ ਤੱਕ ਪੋਚਇਆ ਹੋਆ ਹਾਂ। ਅੱਛਾ ਹੋਰ ਫਿਰ?

ਨਿਕੀ ਕੋਨੀ ਗਈ ਹਜੇ।

ਨਹੀਂ ਉਹ ਜਾਨਾ ਹੀ ਆ, ਜਾਇਆ ਨਹੀਂ ਗਿਆ, ਵਿਆਹ ਜੇਹਾ ਸੀ ਵਿਆਹ ਦੇਖਣ ਚਲੇ ਗਏ। ਹਾ ਕਿੰਨੇ ਨਿਆਣੇ ਆ ਓਦੇ? ਓਦਾ ਕੁੜੀ ਮੁੰਡਾ ਏ। ਅੱਛਾ ਹਮ ਪ੍ਰਾਹੁਣਾ ਕੀ ਕੰਮ ਕਰਦਾ ਉਂਦਾ ਭਲਾ? ਓਦਾ ਪ੍ਰਾਹੁਣਾ ਏ ਨਾਈ। ਨਾਈ ਤੇ ਵੱਡੀ ਦਾ ਪ੍ਰਾਹੁਣਾ ਕਿ ਕੰਮ ਕਰਦਾ? ਓ ਰਾਜਮਿਸਤਰੀ।

ਦੋ ਕੁੜੀਆਂ ਤੇ ਇਕ ਕਾਕਾ? ਅੱਛਾ ਮੰਮੀ ਠੀਕ ਆ?

ਪਾਈ ਨੇ ਕਿੰਨੇ ਦਾ ਲੇਕੇ ਜਾਨਾ?

ਕੁੜੀ ਨੀ ਜੇੜੀ ਪਰਮਾਨੰਦ ਵਾਲੀ ਵਿਚ ਵਿੱਚਕਾਰਲੀ ਉਂਦੇ ਜੇਠ ਦੇ ਮੁੰਡੇ ਦਾ

ਹਾਂ ਓਨੇ ਵੀ ਕਿਹਾ ਸਾਡੇ ਕੋਲ ਜਾਈਆ ਨੀ ਗਿਆ। ਵੇਸੇ ਵਿਆਹ ਤੇ ਖਰਚਾ ਬੜਾ ਆ ਜਾਂਦਾ । ਹਾਂ ਵਿਆਹ ਤੇ ਪਤਾ ਨੀ ਲੀੜਾ ਲੱਤਾ ਇੰਨਾ ਬਨਾਣਾ ਪੈਂਦਾ ਆ। ਹਮ ਹੋਰ ਫ਼ਰ? ਤੇਰੀ ਭੈਣ ਦੀ ਕੁੜੀ ਵਿਆਹੀਗੀ?

ਜਾਵ੍ਰਤਾ ਜੇਡਾ ਜੇਦਾਪੁਰ ਜਨਾਨੀ ਨੀ ਭੂਆ ਰੇਂਦੀ। ਅੱਛਾ ਦਿਆਲ੍ਘ੍ਰਡ ਦਿਆਲ੍ਗ੍ਰ੍ਡ ਲਾਗੇ ਗਾਵਾਲਿਨ